ਕਰਕੇ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਦਾ ਸਾਧਨ ਠੀਕ ਹੈ? ਜੇਕਰ ਗੱਲ ਕਰੀਏ ਖੇਤੀਬਾੜੀ ਦੀ ਖੇਤੀਬਾੜੀ ਵਿੱਚ ਸਭ ਤੋਂ ਜ਼ਰੂਰੀ ਜੋ ਚੀਜ਼ ਹੈ ਉਹ ਹੈ ਪਾਣੀ ਪਾਣੀ ਤੋਂ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

ਟਿਊਬਵੈਲ ਇੱਕ ਤਰ੍ਹਾਂ ਦਾ ਧਰਤੀ ਹੇਠੋਂ ਪਾਣੀ ਕੱਢਣ ਦਾ ਵਧੀਆ ਤਰੀਕਾ ਹੈ ਪਰ ਇਸ ਨਾਲ ਪਾਣੀ ਦੀ ਮਾਤਰਾ ਅਸੀਂ ਲੋੜ ਤੋਂ ਵੱਧ ਕਰਦੇ ਹਾਂ ਜਿਸ ਨਾਲ ਕਿ ਪਾਣੀ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਅਤੇ ਪਾਣੀ ਦੀ ਘਾਟ ਆਉਣ ਵਾਲੇ ਸਮਿਆਂ ਵਿੱਚ ਹਰ ਕਿਸਾਨ ਨੂੰ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 ਮੌਸਮ ਦੀ ਜੇਕਰ ਮੌਸਮ ਦੀ ਗੱਲ ਕਰ ਲਈਏ ਤਾਂ ਮੌਸਮ ਵਿੱਚ ਫਸਲਾਂ ਕਿਸਾਨ ਨੂੰ ਵੱਖ ਵੱਖ ਤਰੀਕੇ ਦੀਆਂ ਬੀਜਣੀਆਂ ਚਾਹੀਦੀਆਂ ਹਨ, ਅਤੇ ਇਹਨਾਂ ਫਸਲਾਂ ਨੂੰ ਸਮੇਂ ਦੇ ਉੱਚਿਤ ਪੱਧਰ ਵੇਖ ਕੇ ਬੀਜ਼ ਕੇ ਅਤੇ ਬੀਜ਼ਣ ਤੋਂ ਬਾਅਦ ਇਹਨਾਂ ਦੇ ਉੱਪਰ ਜੋ ਜੋ ਦਵਾਈਆਂ ਅਤੇ ਕੀਟਨਾਸ਼ਕ ਵਰਤੇ ਜਾਂਦੇ ਹਨ, ਉਹ ਵੀ ਕਿਸਾਨ ਨੂੰ ਖੁੱਦ ਖਿਆਲ ਰੱਖਣਾ ਚਾਹੀਦਾ ਹੈ ਜੇਕਰ ਵੇਖੀਏ ਤਾਂ ਕਿਸਾਨ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਕੀੜੇ ਕਰਦੇ ਹਨ ਕੀੜਿਆਂ ਨਾਲ ਇਹ ਹੁੰਦਾ ਹੈ ਕਿ ਉਹ ਜੋ ਫਸਲ ਤਿਆਰ ਹੁੰਦੀ ਹੈ

ਕੀਟਨਾਸ਼ਕ ਦਾ ਛਿੜਕਾਅ ਕਰਦੇ ਹਨ ਜੇਕਰ ਵੇਖੀਏ ਉਹ ਕੀੜੇ ਤਾਂ ਮਰ ਜਾਂਦੇ ਹਨ, ਪਰ ਉਹ ਕੀਟਨਾਸ਼ਕਾਂ ਦਾ ਅਸਰ ਫਸਲਾਂ ਉੱਪਰ, ਪੈਂਦਾ ਹੈ ਅਤੇ ਫਸਲਾਂ ਜੋ ਖਾਣ ਤੋਂ ਬਾਅਦ ਕਿਸਾਨ ਅਤੇ ਕਿਸਾਨ ਦੇ ਪਰਿਵਾਰ ਵਿੱਚ ਬਿਮਾਰੀਆਂ ਵੀ ਵੇਖਣ ਨੂੰ ਮਿਲਦੀਆਂ ਹਨ ਇੱਕ ਹੋਰ ਇਹ ਵੀ ਗੱਲ ਹੈ ਕਿ ਕਿਸਾਨ ਨੂੰ ਇਹ ਕੀੜੇ ਮਾਰਿਆਂ ਤੋਂ ਬਚਾਉਣ ਲਈ ਵਧੀਆ ਤਰੀਕੇ ਅਪਨਾਉਣੇ ਚਾਹੀਦੇ ਹਨ, ਵਧੀਆ ਤਰੀਕਿਆਂ ਵਿੱਚ ਗੱਲ ਕਰ ਲਈਏ ਤਾਂ ਪੰਛੀਆਂ ਸਾਨੂੰ ਉਸ ਤਰ੍ਹਾਂ ਦੇ ਰੱਖਣੇ ਚਾਹੀਦੇ ਹਨ, ਜੋ ਕਿ ਕੀੜਿਆਂ ਨੂੰ ਖਾ ਜਾਂਦੇ ਹਨ ਅਤੇ ਕਿਸਾਨ ਦੀ ਫਸਲ ਦੀ ਸੁਰੱਖਿਆ ਵੀ ਗੱਲ ਕਰਦੇ ਹਨ, ਤੁਸੀਂ

ਜਿਵੇਂ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਕਿਸਾਨ ਜਿਹੜੀਆਂ ਫਸਲਾਂ ਉੱਪਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦਾ ਹੈ ਉਸਦਾ ਅਸਰ ਕਿਤੇ ਸਿੱਧਾ ਸਿੱਧਾ

ਮੈਂ ਇੱਥੇ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਜਿਵੇੇਂ ਕਿਸਾਨ ਆਪਣੀ ਫਸਲਾਂ ਉੱਪਰ ਰਸਾਇਣਿਕ ਖਾਦਾਂ ਦਾ ਛਿੜਕਾਅ ਕਰ ਰਿਹਾ ਹੈ ਜਿਸ ਨਾਲ ਕੀ ਹੋ ਰਿਹਾ ਹੈ ਕਿ ਜਿਹੜੇ ਜੀਵ ਜੰਤੂ ਜਾਂ ਪੰਛੀ ਵੀ ਇਹਨਾਂ ਫਸਲਾਂ ਨੂੰ ਖਾਂਦੇ ਹਨ, ਉਹਨਾਂ ਦੀ ਵੀ ਸਿਹਤ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਵਰਤਮਾਨ ਸਮੇਂ ਵਿੱਚ ਅਜਿਹੇ ਬਹੁਤ ਪੰਛੀ ਹਨ, ਜੋ ਕਿ ਲੁਪਤ ਹੋ ਚੁੱਕੇ ਹਨ, ਜਿਸ ਨਾਲ ਕਿ ਉਹ ਕਿਸਾਨਾਂ ਦੀ ਫਸਲ ਦੀ ਕੀੜੇ ਮਕੌੜਿਆਂ ਤੋਂ ਰੱਖਿਆ ਕਰਦੇ ਸਨ ਅਤੇ ਤੁਸੀਂ ਇਹ ਆਮ ਹੀ ਦੇਖਿਆ ਹੋਣਾ ਹੈ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਪੰਛੀ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ, ਕੀ ਤੁਸੀਂ ਇਸ ਬਾਰੇ ਕਦੇ ਵਿਚਾਰ ਕੀਤਾ ਹੈ ਕਿ ਕਿਸਾਨ ਜੋ ਫਸਲਾਂ ਉੱਪਰ ਹਾਨੀਕਾਰਕ ਦਵਾਈਆਂ ਦਾ, ਛਿੜਕਾਅ ਕਰਦਾ ਹੈ ਉਸ ਨਾਲ ਪੰਛੀਆਂ ਦੀ ਸਿਹਤ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੈ ਤੇ ਪੰਛੀ ਵੀ ਦਿਨੋ ਦਿਨ ਲੁਪਤ ਹੁੰਦੇ ਜਾ ਰਹੇ ਹਨ। ਵੇਖੋ ਜੀ ਕਿਸਾਨ ਨੇ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਕਿਤੇ ਨਾ ਕਿਤੇ ਜੋ ਰਸਾਇਣਿਕ ਅਤੇ ਜ਼ਹਿਰੀਲੇ ਕੀਟਨਾਸ਼ਕ ਹਨ ਉਹਨਾਂ ਦੀ ਵਰਤੋਂ ਕਰਨ ਨਾਲ ਇਹ ਹੋਇਆ ਹੈ,

ਮੋਨੋਆਕਸਾਇਡ ਇੱਕ ਤਰ੍ਹਾਂ ਦਾ ਜ਼ਹਿਰੀਲਾ ਪਦਾਰਥ ਹੈ ਉਹ ਕਣਕ ਦੇ ਉੱਪਰ ਲਗਾ ਕੇ ਖੇਤਾਂ ਵਿੱਚ ਸੁੱਟ ਦਿੰਦੇ ਹਨ, ਉਹ ਇਹ ਸੋਚ ਕੇ ਸੁੱਟਦੇ ਹਨ,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 ਪੰਛੀ ਵੀ ਚੁੱਕ ਕੇ ਖਾ ਲੈਂਦੇ ਹਨ, ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸਤੋਂ ਇਹ ਸਿੱਧ ਹੁੰਦਾ ਹੈ ਕਿ ਪੰਛੀ ਜੋ ਇਹ ਜ਼ਹਿਰੀਲੇ ਪਦਾਰਥ ਖਾ ਰਹੇ ਹਨ ਉਹਨਾਂ ਦੀ ਮੌਤ ਵੀ ਕਿਤੇ ਨਾ ਕਿਤੇ ਹੋ ਰਹੀ ਹੈ ਜੇਕਰ ਗੱਲ ਕਰ ਲਈਏ ਖੇਤੀਬਾੜੀ ਦੀ ਖੇਤੀਬਾੜੀ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਕਿੱਤੇ ਹਨ, ਜਿਵੇਂ ਕਿ ਆਪਾ ਕਿਸਾਨਾਂ ਨੂੰ ਸੁਣਦੇ ਜਾਂ ਦੇਖਦੇ ਹਾਂ ਉਹਨਾਂ ਨੇ ਇੱਕ ਵਧੀਆ

ਬਹੁਤ ਘੱਟ ਹੈ ਲਾਗਤ ਦੀ ਗੱਲ ਕਰ ਲਈਏ ਤਾਂ ਸਾਨੂੰ ਪਸੂ ਰੱਖਣ ਦੇ ਲਈ ਸਿਰਫ਼ ਜਗ੍ਹਾ ਦੀ ਲੋੜ ਪੈਂਦੀ ਹੈ ਅਤੇ ਉਸ ਜਗ੍ਹਾ ਨੂੰ ਅਸੀਂ ਚਾਰ ਦਵਾਰੀ ਕਰਕੇ ਇੱਕ shed ਲਗਾ ਸਕਦੇ ਹਾਂ ਅਤੇ ਉਹਨਾਂ ਦੇ ਥੱਲੇ ਪਸੂ ਰੱਖ ਸਕਦੇ ਹਾਂ ਅਤੇ ਇਹ ਪਸੂਆਂ ਤੋਂ ਸਾਨੂੰ ਮੁਨਾਫ਼ਾ ਫਸਲਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ ਪਰ ਫਸਲਾਂ ਤੋਂ ਸਾਨੂੰ ਮੁਨਾਫ਼ਾ ਘੱਟ ਹੁੰਦਾ ਹੈ ਇਸ ਕਰਕੇ ਅਕਸਰ ਖ਼ਬਰਾਂ ਵਿੱਚ ਅਸੀਂ ਸੁਣਦੇ ਹਾਂ ਕਿ ਕਈ ਕਿਸਾਨਾਂ ਨੇ ਇਹਨਾਂ ਪਸੂਆਂ ਤੋਂ ਮੁਨਾਫ਼ਾ ਜ਼ਿਆਦਾ ਕਮਾਇਆ ਹੈ ਮੈਂ ਇਹ ਤੁਹਾਡੇ ਕੋਲੋਂ ਸੁਝਾਵ ਲੈਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਫਸਲਾਂ ਨੂੰ ਛੱਡ ਕੇ ਪਸੂ ਪਾਲਣ ਦਾ ਧੰਦਾ ਅਪਨਾਉਣਾ ਚਾਹੀਦਾ ਹੈ ਜਾਂ ਨਹੀਂ?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 ਉਹ ਫਸਲ ਦੀ ਕਟਾਈ ਤੋਂ ਬਾਅਦ ਹੀ ਹੁੰਦੀ ਹੈ ਜਿਸ ਵਿੱਚ ਕਿ ਘੱਟੋ ਘੱਟ ਤਿੰਨ ਤੋਂ ਚਾਰ ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਪਰ ਜੋ ਤੁਸੀਂ ਕਹਿ ਰਹੇ ਹੋ ਕਿ ਪਸੂ ਪਾਲਣ ਦਾ ਧੰਦਾ ਪਸੂ ਪਾਲਣ ਦਾ ਧੰਦਾ ਅਜਿਹਾ ਹੈ ਕਿ ਜਿਸ ਵਿੱਚ ਜੋ ਇਨਸਾਨ ਪਸੂਆਂ ਨੂੰ ਪਾਲਦਾ ਹੈ ਅਤੇ ਪਸੂਆਂ ਤੋਂ ਦੁੱਧ ਪ੍ਰਾਪਤ ਕਰਦਾ ਹੈ ਜਾਂ ਫਿਰ ਪਸੂਆਂ ਨੂੰ ਵੇਚ ਕੇ ਕੋਈ ਆਮਦਨ ਪ੍ਰਾਪਤ ਕਰਦਾ ਹੈ ਇਸ ਵਿੱਚ ਕੀ ਹੁੰਦਾ ਹੈ ਕਿ ਕਿਸਾਨਾਂ ਨੂੰ ਆਪਣੇ ਰੁਜ਼ਾਨਾ ਜੀਵਨ ਵਿੱਚ

ਖੇਤੀਬਾੜੀ ਦੇ ਧੰਦੇ ਦੀ ਗੱਲ ਕਰੀਏ ਤਾਂ ਖੇਤੀਬਾੜੀ ਦੇ ਧੰਦਾ ਇੱਕ ਅਜਿਹਾ ਹੈ ਜਿਸ ਵਿੱਚ ਆਮਦਨ ਤਾਂ ਕਾਫ਼ੀ ਜ਼ਿਆਦਾ ਹੋ ਜਾਂਦੀ ਹੈ ਪਰ ਉਹ ਆਮਦਨ ਫਸਲ ਦੀ ਕਟਾਈ ਤੋਂ ਬਾਅਦ ਹੀ ਹੁੰਦੀ ਹੈ ਪਰ ਉਸ ਵਿੱਚ ਕਿਸਾਨਾਂ ਨੂੰ ਬਹੁਤ ਵੱਡਾ risk ਹੁੰਦਾ ਹੈ ਕਿਉਂਕਿ ਕਈ ਵਾਰ ਅਜਿਹੀਆਂ ਕੁਦਰਤੀ ਆਫ਼ਤਾਵਾਂ ਆ ਜਾਂਦੀਆਂ ਹਨ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

ਅਤੇ ਕਿਤੇ ਨਾ ਕਿਤੇ ਉਹ ਮੰਡੀਆਂ ਵਿੱਚ ਲਿਜਾਣ ਜੋਗੀ ਨਹੀਂ ਹੁੰਦੀ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜੋ ਖੇਤੀਬਾੜੀ ਦੇ ਨਾਲ ਮਿਲਦੇ ਜੁਲਦੇ ਧੰਦੇ ਹਨ, ਜਿਵੇਂ ਆਪਾਂ ਪਸੂ ਪਾਲਣ ਦੇ ਧੰਦੇ ਦੀ ਗੱਲ ਕਰ ਰਹੇ ਹਾਂ ਉਸ ਵਿੱਚ ਕਿਸਾਨਾਂ ਨੂੰ ਜ਼ਿਆਦਾ ਰਿਸਕ ਨਹੀਂ ਹੁੰਦਾ, ਕਿਉਂਕਿ ਉਹਨਾਂ ਵਿੱਚ ਕਿਸਾਨ ਆਪਣੇ ਰੁਜ਼ਾਨਾ ਜੀਵਨ ਵਿੱਚ ਪਸੂਆਂ ਤੋਂ ਕੁਛ ਨਾ ਕੁਛ ਆਮਦਨ ਤਾਂ ਪ੍ਰਾਪਤ ਕਰ ਲੈਂਦੇ ਹਨ ਕੀ ਤੁਸੀਂ ਇਸ ਬਾਰੇ ਕਦੇ ਸੁਣਿਆ ਹੈ ਕਿ ਕਿਸਾਨ ਦੀ ਫਸਲ ਜਦੋਂ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਕਟਾਈ ਦਾ ਸਮਾਂ ਆ ਜਾਂਦਾ ਹੈ ਉਦੋਂ ਅਚਾਨਕ ਜੇਕਰ ਮੌਸਮ ਵਿੱਚ ਵਿਗਾੜ ਆ ਜਾਏ ਜਾਂ ਫਿਰ ਕੋਈ ਕੁਦਰਤੀ ਆਫ਼ਤ ਆ ਜਾਏ ਜਿਸ ਕਾਰਨ ਕਿਸਾਨ ਦੀ ਫਸਲ ਬਰਬਾਦ ਹੋ ਜਾਂਦੀ ਹੈ ਅਤੇ ਕਿਸਾਨ ਨੂੰ ਬਹੁਤ ਭਾਰੀ ਨੁਕਸਾਨ ਉਠਾਉਣ ਪੈਂਦਾ ਹੈ। ਵੇਖੋ ਜੀ ਜਦੋਂ ਵੀ ਫਸਲ ਉੱਪਰ ਬੇ-ਮੌਸਮੀ ਬਰਸ਼ਾਤ ਜਾਂ ਕਈ ਹੋਰ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਕਿਸਾਨ ਦੀ ਸਾਰਾ ਸਾਲ ਦੀ ਮਿਹਨਤ ਮਿੱਟੀ ਹੋ ਜਾਂਦੀ ਹੈ, ਪਰ ਇੱਕ ਹੋਰ ਸਭ ਤੋਂ ਵੱਡੀ ਭਿਆਨਕ ਜੋ ਸਮੱਸਿਆ ਹੈ ਉਹ ਹੈ ਕਿਸਾਨ ਦੀ ਫਸਲ ਵੇਚਣ ਤੱਕ ਕਿਸਾਨ ਫਸਲ ਦਾ ਉਤਪਾਦਨ ਤਾਂ ਵਧੀਆ ਕਰ ਲੈਂਦਾ ਹੈ ਪਰ ਉਸਨੂੰ ਸਭ ਤੋਂ ਜ਼ਿਆਦਾ ਸਮੱਸਿਆ ਇਹ ਆਉਂਦੀ ਹੈ ਕਿ ਉਹ ਆਪਣੀ ਫਸਲ ਮੰਡੀ ਵਿੱਚ ਕਿਸ ਤਰ੍ਹਾਂ ਵੇਚੇ ਹੁਣ ਤਾਂ ਮੰਡੀਆਂ ਵੱਡੇ ਵੱਡੇ ਸ਼ਹਿਰਾਂ ਵਿੱਚ ਲੱਗ ਚੁੱਕੀਆਂ ਹਨ, ਅਤੇ ਕੁੱਝ ਫਸਲਾਂ ਤਾਂ ਵਾਪਾਰੀ ਘਰੋਂ ਵੀ ਖ਼ਰੀਦ ਲੈ ਕੇ ਜਾਂਦੇ ਹਨ, ਪਰ ਪਹਿਲੇ ਸਮੇਂ ਦੀ ਗੱਲ ਹੈ ਜਦੋਂ ਫਸਲਾਂ ਦੀਆਂ ਘੱਟ ਮੰਡੀਆਂ ਸਨ ਅਤੇ ਕਿਸਾਨਾਂ ਨੂੰ ਫਸਲਾਂ ਵੇਚਣ ਵਿੱਚ ਕਾਫ਼ੀ ਜ਼ਿਆਦਾ ਸਮੱਸਿਆ ਆਉਂਦੀ ਸੀ ਜੇ ਗੱਲ ਕਰ ਲਈਏ ਕਿਸਾਨੀ ਦੀ ਤਾਂ ਕਿਸਾਨ ਨੂੰ ਫਸਲ ਬੀਜ਼ਣ ਤੋਂ ਲੈ ਕੇ ਕੱਟਣ ਤੱਕ ਜ਼ਿਆਦਾ ਸਮੱਸਿਆ ਆਉਂਦੀ ਹੈ ਉਸਨੂੰ ਹਮੇਸ਼ਾ ਹੀ ਡਰ ਰਹਿੰਦਾ ਹੈ ਕਿ ਕਿਤੇ ਨਾ ਕਿਤੇ ਬੇ-ਮੌਸਮੀ ਬਾਰਿਸ਼ ਜਾਂ ਹੋਰ ਕੁਦਰਤੀ ਆਫ਼ਤ ਆਉਣ ਨਾਲ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 ਕਿਉਂਕਿ ਜਦੋਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਜੋ ਬਿਜ਼ਲੀ ਵਾਲੀਆਂ ਤਾਰਾਂ ਹੁੰਦੀਆਂ ਹਨ, ਉਹਨਾਂ ਤੋਂ

ਕਿ ਕਿਸਾਨ ਦੀ ਸਾਰਾ ਸਾਲ ਦੀ ਮਿਹਨਤ ਮਿੱਟੀ ਵਿੱਚ ਮਿਲ ਜਾਂਦੀ ਹੈ ਗੱਲ ਕਰੀਏ ਕਿਸਾਨੀ ਦੀ ਕਿਸਾਨੀ ਦਾ ਧੰਦਾ ਸਭ ਤੋਂ ਔਖਾ ਧੰਦਾ ਹੈ ਅਤੇ ਇਸ ਤੋਂ ਮੁਨਾਫ਼ਾ ਹਰ ਕੋਈ ਕਿਸਾਨ ਨਹੀਂ ਪ੍ਰਾਪਤ ਕਰ ਸਕਦਾ ਉਹ ਵੀ ਕਿਸਾਨ ਇਸ ਤੋਨ ਵੱਧ ਲਾਭ ਲੈ ਸਕਦਾ ਹੈ, ਜਿਸਨੂੰ ਕਿ ਇਸ ਬਾਰੇ ਪੂਰਾ ਗਿਆਨ ਹੋਵੇਗਾ ਜੇ ਗੱਲ ਗੱਲ ਕਰ ਲਈਏ ਖੇਤੀਬਾੜੀ ਦੀ, ਖੇਤੀਬਾੜੀ ਨੂੰ ਹੁਣ ਤਾਂ ਵਿਗਿਆਨਿਕ ਤਰੀਕੇ ਨਾਲ ਕੀਤਾ ਜਾਂਦਾ ਹੈ, ਵਿਗਿਆਨਿਕ ਤਰੀਕੇ ਦੀ ਗੱਲ ਕਰੀਏ ਤਾਂ ਕਿਸਾਨ ਹੁਣ ਫਸਲਾਂ ਨੂੰ ਬੀਜ਼ਣ ਤੋਂ ਲੈ ਕੇ ਕੱਟਣ ਤੱਕ ਨਵੇਂ ਤੌਰ ਤਰੀਕੇ ਵਰਤਦੇ ਹਨ, ਜਿਵੇਂ ਕਿ ਗੱਲ ਕਰੀਏ ਸਰੋਂ ਦੀ ਫਸਲ ਦੀ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 ਕਿ ਉਹਨਾਂ ਨੇ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਨਾਲ ਕੀਤਾ ਹੋਇਆ ਹੈ, ਇਹ ਜੋ ਕੀੜੇ ਸਰੋਂ ਉੱਪਰ ਪ੍ਰਭਾਵ ਪਾਉਂਦੇ ਹਨ, ਮਧੂ ਮੱਖੀਆਂ ਉਹਨਾਂ ਨੂੰ ਜੋ ਨੁਕਸਾਨ ਦੇਣ ਵਾਲੇ ਕੀੜੇ ਹਨ, ਉਹ ਸਰੋਂ ਦੇ ਫੁੱਲਾਂ ਤੋਂ ਪਹਿਲਾਂ ਹੀ ਰਸ ਚੂਸ ਲੈਂਦੀਆਂ ਹਨ, ਅਤੇ ਸ਼ਹਿਦ ਤਿਆਰ ਕਰਦੀਆਂ ਹਨ, ਕੀ ਤੁਸੀਂ ਮਧੂ ਮੱਖੀ

ਦੇਖੋ ਜੇ ਆਪਾਂ ਗੱਲ ਕਰੀਏ ਖੇਤੀਬਾੜੀ ਦੇ ਧੰਦੇ ਦੀ ਕਿਸਾਨ ਨੂੰ ਖੇਤੀਬਾੜੀ ਦੇ ਧੰਦੇ ਦੇ ਨਾਲ ਨਾਲ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

ਕਿਸਾਨਾਂ ਨੂੰ ਜੋ ਆਪਣੀ ਫਸਲ ਬੀਜ਼ਦੇ ਹਨ, ਕਣਕ, ਝੋਨਾ ਇਸ ਤੋਂ ਇਲਾਵਾ ਕਿਸਾਨਾਂ ਨੂੰ ਬਾਗ਼ਬਾਨੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਜਿਵੇਂ ਕਿ ਫੁੱਲਾਂ ਦੀ ਖੇਤੀ ਜਾਂ ਫਿਰ ਫਲਾਂ ਦੀ ਖੇਤੀ ਜਿਸ ਵਿੱਚ ਕੀ ਹੁੰਦਾ ਹੈ ਕਿ ਬਾਗ਼ ਵਿੱਚ ਵੀ ਫੁੱਲ ਲੱਗਦੇ ਹਨ ਅਤੇ ਫੁੱਲਾਂ ਵਿੱਚ ਤਾਂ ਹੁੰਦੇ ਹੀ ਹਨ ਉਸ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਵਿੱਚ ਮਧੂ ਮੱਖੀ ਪਾਲਣ ਵਾਲੇ ਡੱਬੇ ਰੱਖਣੇ ਚਾਹੀਦੇ ਹਨ, ਜਿਸ ਨਾਲ ਕਿ ਉਹ ਆਸਾਨੀ ਦੇ ਨਾਲ ਸ਼ਹਿਦ ਇਕੱਠਾ ਕਰ ਸਕਣ ਅਤੇ ਇਹ ਸ਼ਹਿਦ ਬਾਜ਼ਾਰ ਵਿੱਚ ਬਹੁਤ ਹੀ ਉੱਚੀ ਕੀਮਤ ਤੇ ਵਿੱਕਦਾ ਹੈ ਅਤੇ ਇਸ ਤੋਨ ਕਈ ਪ੍ਰਕਾਰ ਦੀਆਂ ਦਵਾਈਆਂ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

ਫੁੱਲਾਂ ਦੀ ਖੇਤੀ ਇੱਕ ਅਜਿਹਾ ਧੰਦਾ ਹੈ, ਜਿਸ ਵਿੱਚ ਕਿਸਾਨ ਨੂੰ ਘੱਟ ਜ਼ਮੀਨ ਦੀ ਲੋੜ ਪੈਂਦੀ ਹੈ ਅਤੇ ਮੁਨਾਫ਼ਾ ਵੱਧ ਹੁੰਦਾ ਹੈ, ਫੁੱਲਾਂ ਦਾ ਮੌਸਮ ਵੀ ਵੱਖੋ ਵੱਖ ਹੁੰਦਾ ਹੈ ਜਿਵੇਂ ਕਿ ਫੁੱਲਾਂ ਦੀ ਗੱਲ ਕਰ ਲਈਏ ਤਾਂ ਫੁੱਲ ਸਾਨੂੰ ਰੋਜ਼ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਲੋੜ ਪੈਂਦੇ ਹਨ, ਕਿਸਾਨ ਫੁੱਲ ਬੀਜ਼ ਕੇ ਮੁਨਾਫ਼ਾ ਜ਼ਿਆਦਾ ਕਮਾ ਸਕਦਾ ਹੈ ਜੇਕਰ ਗੱਲ ਕਰ ਲਈਏ ਫਲਾਂ ਦੀ ਫਲਾਂ ਨੂੰ ਵਧੀਆ ਪੈਦਾਵਾਰ ਕਰਕੇ ਅਸੀਂ ਅੰਤਰ ਰਾਸ਼ਟਰੀ

ਕਿਸਾਨਾਂ ਦੀ ਆਮਦਨ ਦੀ ਆਮਦਨ ਤਾਂ ਕਿਸਾਨਾਂ ਨੂੰ ਵਧੀਆ ਹੋ ਜਾਂਦੀ ਹੈ ਪਰ ਕਿਸਾਨ ਇਹ ਵੀ ਕਰਦੇ ਹਨ ਕਿ ਉਹਨਾਂ ਆਮਦਨਾਂ ਦੇ ਨਾਲ ਨਾਲ ਉਹਨਾਂ ਨੂੰ ਹੋਰ ਵੀ ਕਿੱਤੇ ਅਪਨਾਉਣੇ ਚਾਹੀਦੇ ਹਨ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਫ਼ਲ ਕਿਸਾਨ ਨੂੰ ਤੁਸੀਂ ਅਕਸਰ ਸੁਣਦੇ ਹੋ ਹੀ ਹੋ, ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਉਹ ਫਸਲਾਂ ਇਸ ਤਰ੍ਹਾਂ ਬੀਜ਼ਦੇ ਹਨ ਕਿ ਉਹਨਾਂ ਨੂੰ ਉਹ ਫਸਲਾਂ ਬੀਜ਼ਣੀਆਂ ਚਾਹੀਦੀਆਂ ਹਨ, ਜਿੰਨਾਂ ਦੀ ਪੈਦਾਵਾਰ ਚੰਗੀ ਹੋ ਸਕੇ ਅਤੇ ਮੁਨਾਫ਼ਾ ਵੀ ਚੰਗਾ ਹੋ ਸਕੇ, ਪਰ ਕੁੱਝ ਕਿਸਾਨ ਅਜਿਹੇ ਵੀ ਹਨ, ਜਿੰਨਾਂ ਦੀਆਂ ਫਸਲਾਂ ਨਸ਼ਟ ਹੋ ਜਾਂਦੀਆਂ ਹਨ, ਅਤੇ ਉਹਨਾਂ ਨੂੰ ਆਮਦਨ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 ਉਸਦਾ ਕਾਰਨ ਇਹ ਵੀ ਹੈ ਕਿ ਕਿਸਾਨਾਂ ਦੀ ਫਸਲ ਨਸ਼ਟ ਹੋਣ ਨਾਲ ਉਹਨਾਂ ਨੂੰ ਦੁੱਖ ਜ਼ਿਆਦਾ ਹੁੰਦਾ ਹੈ ਅਤੇ ਉਹ ਇਸ ਗੱਲ ਨੂੰ

ਮਸ਼ੀਨਾਂ ਵੀ ਵਧੀਆ ਤਰੀਕੇ ਦੀਆਂ ਵਰਤਣੀਆਂ ਚਾਹੀਦੀਆਂ ਹਨ। ਮੈਂ ਤੁਹਾਡੀ ਇੱਕ ਗੱਲ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਕੁੱਝ ਕਿਸਾਨ ਅਜਿਹੇ ਹਨ ਜੋ ਆਤਮ ਹੱਤਿਆ ਕਰ ਲੈਂਦੇ ਹਨ, ਉਸਦਾ ਕਾਰਨ ਇਹ ਹੁੰਦਾ ਹੈ ਕਿ ਜਿਹੜੇ ਕਿਸਾਨ ਸਰਕਾਰ ਕੋਲੋਂ ਕਰਜ਼ਾ ਲੈ ਕੇ ਆਪਣੀ ਖੇਤੀ ਕਰਦੇ ਹਨ, ਅਤੇ ਜੇਕਰ ਕਿਸੇ ਕੁਦਰਤੀ ਆਫ਼ਤ ਕਾਰਨ ਉਹਨਾਂ ਦੀ ਫਸਲ ਨਸ਼ਟ ਹੋ ਜਾਂਦੀ ਹੈ ਤਾਂ ਉਹਨਾਂ ਨੂ ਇਹ ਲੱਗਦਾ ਹੈ ਕਿ ਹੁਣ ਉਹ ਸਰਕਾਰ ਦਾ ਪੈਸਾ ਵਾਪਸ ਨਹੀਂ ਕਰ ਸਕਣਗੇ ਜਿਸ ਕਾਰਨ ਉਹ ਆਤਮ ਹੱਤਿਆ ਕਰ ਲੈਂਦੇ ਹਨ, ਜੋ ਕਿ ਇੱਕ ਬਹੁਤ ਹੀ ਗ਼ਲਤ ਹੈ ਕਿਉਂਕਿ ਕਿਸੇ ਵੀ ਕਿਸਾਨ ਨੂੰ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਸਦੇ ਬਾਅਦ ਉਸਦੇ ਪਰਿਵਾਰ ਦਾ ਕੀ ਬਣੇਗਾ, ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜੋ ਕਿਸਾਨ ਸਰਕਾਰ ਕੋਲੋਂ ਕਰਜ਼ਾ ਲੈ ਕੇ ਆਪਣੀ ਖੇਤੀ ਕਰਦੇ ਹਨ,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 ਤਾਂ ਕਿ ਉਹ ਕਿਸਾਨ ਵੀ ਆਪਣੇ ਜੀਵਨ ਵਿੱਚ ਖ਼ੁਸ਼ ਰਹਿਣ ਅਤੇ ਆਪਣੀ ਖੇਤੀਬਾੜੀ ਵਿੱਚ ਲੱਗੇ ਰਹਿਣ, ਇਸ ਕਰਕੇ ਅਗਰ ਕਿਸਾਨ ਆਤਮ ਹੱਤਿਆ ਕਰ ਰਹੇ ਹਨ, ਤਾਂ ਇਸ ਵਿੱਚ ਸਭ ਤੋਂ ਵੱਡਾ ਇਹ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਖੇਤੀਬਾੜੀ ਦਾ ਧੰਦਾ ਛੱਡ ਕੇ ਹੋਰ ਕਿੱਤੇ ਅਪਣਾ ਰਹੇ ਹਨ, ਅਤੇ ਤੁਸੀਂ ਇਹ ਵੀ ਦੇਖਿਆ ਹੋਣਾ ਹੈ ਕਿ

ਆਪਣੇ ਘਰ ਆਪਣੇ ਸ਼ਹਿਰ ਵਿੱਚ ਰਹਿ ਕਰ ਹੀ ਇਹ ਧੰਦੇ ਕਰਨੇ ਚਾਹੀਦੇ ਹਨ? ਹਰ ਕੋਈ ਕਿਸਾਨ ਹੈ, ਉਹ ਇਹ ਹੀ ਚਾਹੁੰਦਾ ਹੈ ਕਿ ਉਸਨੂੰ ਆਮਦਨ ਜ਼ਿਆਦਾ ਹੋਵੇ, ਪਰ ਜਦੋਂ ਕਿਸਾਨ ਕਰਜ਼ੇ ਦੀ ਚਪੇਟ ਵਿੱਚ ਆ ਜਾਂਦਾ ਹੈ ਤਾਂ ਉਸਨੂੰ ਇੱਕੋ ਇੱਕ ਰਸਤਾ ਲੱਭਦਾ ਹੈ, ਉਹ ਹੈ ਆਤਮ ਹੱਤਿਆ ਦਾ ਪਰ ਕਿਸਾਨ ਨੂੰ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਨਾਲ ਇਹ ਹੁੰਦਾ ਹੈ ਕਿ ਜੋ ਹੋਰ ਕਿਸਾਨ ਹਨ, ਉਹ ਵੀ ਇਸ ਆਤਮ ਹੱਤਿਆ ਦਾ ਰਸਤਾ ਅਪਣਾਉਂਦੇ ਹਨ, ਜੋ ਕਿ

Hello Hello ਹਾਂਜੀ ਸੋਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ

ਮੈਂ ਠੀਕ ਹਾਂ ਤੁਸੀਂ ਸੁਣਾਓ ਬਸ ਵਧੀਆ ਵਧੀਆ ਤੁਸੀਂ ਸੁਣਾਓ ਕਿਆ ਕਰਦੇ ਹੋ?

Okay ਹੋਰ ਘਰ ਪਰਿਵਾਰ ਕਿੱਦਾਂ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

ਇੱਧਰ ਵੀ ਥੋੜ੍ਹੀ ਥੋੜ੍ਹੀ ਧੁੱਪ ਨਿਕਲੀ ਥੋੜ੍ਹੀ ਥੋੜ੍ਹੀ ਹਵਾ ਹੈ ਇੱਧਰ, ਮੈਨੂੰ ਤਾਂ ਲੱਗਦਾ ਸਵੇਰੇ ਮੀਂਹ ਪਿਆ ਹੈ ਇੱਧਰ ਬਾਹਰ ਹੀ ਪਾਣੀ ਇਕੱਠਾ ਹੈ ਇੱਧਰ ਤੋ ਨਹੀਂ ਨਹੀਂ ਬਾਰਿਸ਼ ਤਾਂ ਨੀ ਹੋਈ ਕੱਲ੍ਹ ਹੋਈ ਕੱਲ੍ਹ ਪਰਸੋਂ ਹੀ ਹੋਈ ਸੀ ਨਹੀਂ ਇੱਧਰ ਮੈਨੂੰ ਲੱਗਦਾ ਅੱਜ ਹੋਈ ਹੈ ਕਿਉਂਕਿ ਥੋੜ੍ਹਾ ਥੋੜ੍ਹਾ ਨਾ ਪਾਣੀ ਜਿਹਾ ਇਕੱਠਾ ਨੀ ਹੁੰਦਾ ਮੀਂਹ ਤੋਂ ਬਾਅਦ ਹਲਕਾ ਜਿਹਾ ਪਾਣੀ ਇਕੱਠਾ ਓਦਾਂ ਇਕੱਠਾ ਹੈ,

ਮੈਂ ਇੱਕ book ਪੜ੍ਹਦੀ ਪਈ ਸੀਗੀ ਤੇ ਮੈਂ ਨਾ ਸੋਚਿਆ ਤੁਹਾਡੇ ਨਾਲ discuss ਕਰ ਲਵਾਂ

ਮਦਰ ਟੈਰੇਸਾ ਬਾਰੇ। ਅੱਛਾ ਮਦਰ ਟੈਰੇਸਾ ਮਦਰ ਮਦਰ ਟੈਰੇਸਾ ਤਾਂ ਤੁਹਾਨੂੰ ਪਤਾ ਹੀ ਹੈ ਆਪਣੇ ਅਹ ਜਿਹੜੇ ਇੰਡੀਅਨ ਉਹ ਵਾਲੇ ਮਤਲਬ ਭਾਰਤੀ ਨਾਗਰਿਕਤਾ ਵਾਲੀ ਸੀ ਇਹ। ਇਹ ਲੋਕਾਂ ਦੀ ਤੁਹਾਨੂੰ ਤਾਂ ਪਤਾ ਹੈ ਲੋਕਾਂ ਦੀ ਬੜੀ ਮਦਦ ਕਰਦੇ ਸੀ ਮਤਲਬ ਪੰਤਾਲੀ ਸਾਲਾਂ ਤੱਕ ਤਾਂ ਖੁੱਦ ਇਹਨਾਂ ਨੇ ਬੜੀ ਗ਼ਰੀਬ ਲ~ ਮਤਲਬ ਪੰਤਾਲੀ ਸਾਲ ਤੱਕ ਲੋਕਾਂ ਦੀ ਮਦਦ ਇਹ ਕਰੀ ਹੈ,

ਹਾਂਜੀ ਜਿਵੇਂ ਤੁਹਾਨੂੰ ਪਤਾ ਇਹ ਦਾ ਬ~ ਇਹਨਾਂ ਦਾ birth ਹੋਇਆ ਸੀ ਛੱਬੀ ਅਗਸਤ ਉੱਨੀ ਸੌ ਦਸ ਨੂੰ ਪੰਜ ਸਤੰਬਰ ਇਹਨਾਂ ਦੀ death ਹੋ ਗਈ ਤੇ ਉੱਨੀ ਸੌ ਸ~ ਉੱਨੀ ਸੌ ਸਤਾਨਵੇਂ ਨੂੰ

ਤੇ ਕਹਿੰਦੇ ਕਿ ਉਹ ਉਹਨਾਂ ਕੋਲ ਭਾਰਤ ਨਾਗਰਿਕਤਾ ਸੀਗੀ ਪਰ ਉਹਨਾਂ ਕੋਲਕੱਤਾ ਵਿੱਚ

ਹਾਂਜੀ ਹਾਂਜੀ charity charity ਵਾਲੇ ਸੀ ਇਹ charity ਜਿਹੜੇ ਕਹਿੰਦੇ ਨੇ ਨਾ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

ਅੱਛਾ ਅੱਛਾ ਹਮ ਹਮ ਫਿਰ ਜ਼ਿਆਦਾ ਉਹਨਾਂ ਉਹਨਾਂ ਨਾਲ ਹੀ ਰਹਿੰਦੇ ਸੀ, ਮਤਲਬ ਜਿਵੇਂ ਹੁਣ ਇਹਨਾਂ ਨੇ ਉਹੀ ਲੋਕਾਂ ਦੀ help ਕਰਦੇ ਹੁੰਦੇ ਸੀ ਜਿਵੇਂ ਇਹ ਮੂਲ ਰੂਪ ਵਿੱਚ ਅਲਬਾਨੀਆ ਦੀ ਸੀ

ਤੇ ਇਹਨਾਂ ਨੇ ਕੀ ਕਹਿੰਦੇ ਆਪਣਾ ਜੀਵਨ ਦਾ ਜ਼ਿਆਦਾਤਰ ਸਮੇਂ ਬਿਤਾਇਆ ਤੇ ਪੰਦਰਾਂ ਸੌ ਪੰਜਾਹ ਵਿੱਚ Charitable ਦੀ ਸਥਾਪਨਾ ਵੀ ਕੀਤੀ ਹਮ ਟੈਰੇਸਾ mission ਜਿਹੜਾ ਹਾਂਜੀ charity ਆ ਉਹਦੀ ਸਥਾਪਨਾ ਕਰੀ ਹੋਈ ਸੀ ਕੀਤੀ ਹੈ ਇਹਨਾਂ ਨੇ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

ਕਹਿੰਦੇ ਕਿ ਇਹਨਾਂ ਨੇ ਸਥਾਪਨਾ ਕੀਤੀ ਜਿਹਦੇ 'ਚ ਪਤਾਲੀ ਸੌ ਵੱਧ ਨੱਨਾਂ ਸੀਗੀਆਂ। ਹਾਂਜੀ ਹਾਂਜੀ ਉਹ ਜ~ ਜਦੋਂ ਦੋ ਹਜ਼ਾਰ ਬਾਰਾਂ ਤੱਕ ਇਹਨਾਂ ਨੇ ਇੱਕ ਸੋ ਤੇਤੀ ਦੇਸਾਂ ਵਿੱਚ ਸਮਾ~ ਉਹ ਸਮਾਗਮ ਕੀਤੇ ਸੀ ਇਹਨਾਂ ਨੇ, ਹਮ ਹਮ ਹਮ ਹਮ ਜਿਵੇਂ ਹੁਣ ਹੋ ਗਏ ਮਤਲਬ ਇੱਕ ਸੌ ਤੇ ਦੋ ਹਜ਼ਾਰ ਬਾਰਾਂ ਤੱਕ ਇਹਨਾਂ ਨੇ ਤਾਂ ਸਦਾ ਹੀ ਇੰਡੀਆ ਉਦੋਂ ਤੱਕ ਤਾਂ ਇਹਨਾਂ ਨੇ ਮਤਲਬ ਇੱਕ ਸੌ ਤੇਤੀ ਦੇਸਾਂ 'ਚ ਸਮਾਗਮ ਹੀ ਕੀਤੇ ਸੀ, ਜਿਵੇਂ ਕਿਸੇ ਦੀ help ਕਰਨੀ

ਹਾਂਜੀ ਹਾਂਜੀ ਜਿਵੇਂ ਹੁਣ ਕਹਿ ਸਕਦੇ ਹਾਂ ਵੀ ਮੰਡਲੀ ਜਿਹੜੇ ਨੇ ਹਨਾ ਮੰਡਲੀ ਲੋਕਾਂ ਲਈ ਘਰਾਂ ਹਾਂ ਐਸਿਡ ਜਾਂ ਓਦਾਂ ਵੀ ਤਪਦੀ ਨਾਲ ਮਰੇ ਮਰ ਰਹੇ ਸੀ ਜਿਹਨਾਂ ਇਹ ਸੂਪ, ਰਸੋਈਆਂ dispensary, mobile clinic ਬੱਚਿਆਂ ਦੇ ਪਰਿਵਾਰਕ ਸਲਾਹ ਪ੍ਰੋਗਰਾਮਾਂ ਦੇ ਨਾਲ ਮਤਲਬ ਅਨਾਥ School ਵੀ ਬਣਾਉਂਦਾ ਸੀ ਹਾਂ ਹਾਂ ਜਿਹੜੀ ਇਹਨਾਂ ਨੇ charity ਗ਼ਰੀਬ ਲੋਕਾਂ ਦੀ help ਵੀ ਕਰਦੇ ਸੀ ਉਹ ਹਾਂਜੀ ਹਾਂਜੀ ਜਿਵੇਂ ਹੁਣ ਮੈਂਬਰ ਪਵਿੱਤਰਤਾ ਹੋ ਗਈ, ਗਰੀਬੀ ਜਾਂ ਆਗਿਆਕਾਰੀ ਹੋ ਗਈ, ਦੀਆਂ ਸਹੁੰ ਖਾਂਦੇ ਸੀ, ਕਸਮ ਦਾ ਵਾਅਦਾ ਸੀ ਕਿ ਗਰੀਬ ਤੋਂ ਗਰੀਬ ਵੀ ਪੂਰੇ ਦਿਲ ਦਾ ਮੁਫਤ ਸੇਵਾ ਕਰੇ ਕਿਉਂਕਿ ਦੇਣ ਦੇਣ ਵੀ ਕਰਦੇ ਹੁੰਦੇ ਸੀ ਮਤਲਬ ਇਹ ਨਾ ਇਹ ਕਾਫ਼ੀ ਸੀ ਨਾ ਇਹਨਾਂ ਨੇ ਜ਼ਿਆਦਾ ਆਪਣੇ ਕਹਿ ਦੇਈਏ ਜਦੋਂ ਇਹਨਾਂ ਨੇ ਆਪਣੇ ਭਾਰਤ ਦੀ ਨਾਗਰਿ~ ਅਪਣਾਈ ਸੀ ਨਾ

ਤੇ ਇਹਨਾਂ ਨੂੰ ਵੀ ਕਿਹੜੇ ਕਿਹੜੇ ਪੁਰਸਕਾਰ ਮਿਲੇ ਸੀ ਮਦਰ ਟੈਰੇਸਾ ਨੂੰ? ਹਾਂ, ਜਿਵੇਂ ਹੁਣ ਮਦਰ ਟੈਰੇਸਾ ਨੂੰ ਉੱਨੀ ਸੌ ਬਾਨਵੇਂ ਦੇ ਵਿੱਚ ਰੈਮਨ ਰੈਮਨ ਕੋਈ ਮੈਗਰੈਸ ਸ਼ਾਂਤੀ ਦਾ ਉਹ award ਮਿਲਿਆ ਸੀ ਇਹਨਾਂ ਨੂੰ, ਸ਼ਾਂਤੀ ਪੁਰਸਕਾਰ ਵੀ ਮਿਲਿਆ ਸੀ ਇਹਨਾਂ ਨੂੰ ਉੱਨੀ ਸੌ ਉਣਾਸੀ ਵਿੱਚ। ਹਾਂਜੀ ਹਾਂਜੀ ਨੋਬਲ ਨਾ~ ਨੋਬਲ ਸ਼ਾਂਤੀ ਦਾ ਪੁਰਸਕਾਰ ਮਿਲਿਆ ਸੀ ਇਹਨਾਂ ਨੂੰ because ਇਹ ਕਾਫ਼ੀ famous ਸੀ ਓਦਾਂ ਵੀ ਇਹਨਾਂ ਨੂੰ ਜਿਵੇਂ ਹੁਣ ਦੇਖਿਆ ਜਾਵੇ ਕਿ ਜਿਵੇਂ ਗ਼ਰੀਬ ਲੋਕਾਂ ਦੀ help ਕਰਦੇ ਸੀ ਓਦਾਂ ਕਰਕੇ ਇਹਨਾਂ ਨੂੰ ਓਦਾਂ ਨੋਬਲ prize ਤੋਂ ਲੈ ਕੇ ਓਦਾਂ ਵੀ ਇਹਨਾਂ ਨੂੰ ਕਾਫ਼ੀ ਮਿਲੇ ਸੀ

ਹਾਂਜੀ ਹਾਂਜੀ ਮਤਲਬ ਜਦੋਂ ਇਹਨਾਂ ਦੀ ਮੌਤ ਤੋਂ ਬਾਅਦ ਇਹ ਇੱਕ ਹਸਤੀ ਟੈਰੇਸਾ ਤੇ ਚੈ~ ਜਿਹੜਾ charitable ਨੀ ਹੁੰਦਾ,

ਇਹਨਾਂ ਨੇ ਲੋਕਾਂ ਦੀ ਬਹੁਤ ਸਾਰੀ ਪ~ ਜਿਹੜੀ ਪ੍ਰਸੰਸਤਾ ਕਹਿ ਨੀ ਦਿੰਦੇ, ਉਹ ਖੱਟੀ ਸੀ ਇਹਨੇ ਵੀ ਮਤਲਬ ਲੋਕਾਂ ਵਿੱਚ ਇਹਨਾਂ ਦਾ ਕਾਫ਼ੀ ਉਹ ਸੀ

ਮਰਨ ਵਾਲਿਆਂ ਲਈਆਂ ਜਾਂ ਉਹਨਾਂ ਦੇ ਘਰਾਂ ਮਾੜੀ ਸਥਿਤੀਆਂ ਵਿੱਚ ਵੱਖ ਵੱਖ ਕਰਕੇ ਇਹਨਾਂ ਨੇ ਮਤਲਬ ਕਾਫ਼ੀ ਲੋਕਾਂ ਦੀ ਸਹਾਇਤਾ ਕਰੀ ਸੀ ਕਾਫ਼ੀ help ਕਰੀ ਸੀ ਉਹਨਾਂ ਨੇ ਓਦਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਜਾਂ ਹੋਰ ਕਿਤਾਬਾਂ ਦਾ ਵਿਸ਼ਾ, ਵ~ ਵਿਸ਼ਾ ਵੀ ਹੈ ਕਿ because ਤੁਹਾਨੂੰ ਪਤਾ ਆ, ਕਿਸੇ ਕੋਈ film ਦੀ story ਬਣਾਉਣੀ ਹੋਵੇ ਜਾਂ ਕੋਈ book ਵਗ਼ੈਰਾ ਲਿਖਣੀ ਹੋਵੇ,

ਓਦਾਂ ਹੀ ਹੈ ਕਾਫ਼ੀ famous ਨੇ ਮਦਰ ਟੈਰੇਸਾ, ਹੁਣ ਜਿਵੇਂ ਕਿ ਛੇ ਸਤੰਬਰ ਦੋ ਹਜ਼ਾਰ ਸਤਾਰਾਂ ਨੂੰ ਟੈਰੇਸਾ ਨੇ ਨਾ ਅਹ ਕੋਲਕੱਤਾ ਦੇ ਵਿੱਚ ਇੱਕ ਨਾਮਜਦ ਕਰ ਦਿੱਤਾ ਗਿਆ ਸੀ, ਕੋਲਕੱਤਾ ਦੇ ਵਿੱਚ, ਹਾਂਜੀ ਹਾਂਜੀ

ਤੇ ਇਹਨਾਂ ਦੇ ਰਾਜਨੀਤੀ ਦੇ ਦੱਸਿਓ ਰਾਜਨੀਤੀ career ਬਾਰੇ ਮਤਲਬ ਕੀ ਰਾਜਨੀਤੀ 'ਚ ਇਹਨਾਂ ਨੇ ਕੀ ਕੀ ਕੀਤਾ ਸੀਗਾ ਰਾਜਨੀਤੀ career ਜਿਹੜਾ ਉਹ ਅਲਬਾਨੀਆ ਸੀ ਨਾ ਅਲ~ ਅਲਤਾਨੀਆ ਸੀ ਕੋਈ ਲੋਕ ਰਾਜ ਸੀ, ਉੱਥੋਂ ਦੇ ਰਾਸ~ ਜਿਹੜੇ ਰਾਸ਼ਟਰਪਤੀ ਸੀ ਰਾਸ਼ਟਰ ਪ੍ਰਮੁੱਖ ਹੁੰਦਾ ਹੈ, ਉੱਥੋਂ ਦੇ ਇਹਨਾਂ ਨੇ ਕੋਈ ਚੌਣ ਵਗ਼ੈਰਾ ਲੜੀ ਹੋਣੀ ਆਂ, ਜਿਹਨਾਂ ਜਿਹਨਾਂ ਦੁਆਰਾ ਇਹਨਾਂ ਨੂੰ ਵਿਧਾਨ ਸਭਾ ਵਿੱਚ ਦੁਆਰਾ ਕੀਤਾ ਗਿਆ ਸੀ ਇਹਨਾਂ ਨੇ,

ਚੌਣ ਕੀਤੀ ਗਈ ਸੀ ਉਸ ਤੋਂ ਬਾਅਦ ਜਿਹੜੇ ਪੰਜ ਸਾਲ ਹੋਣ ਵਾਲੇ ਚੁਣਾਵਾਂ ਵਿੱਚ ਕੀਤਾ ਗਿਆ ਸੀ ਕਿਉਂਕਿ ਜਿਹੜੇ ਵਿਧਾਨ ਸਭਾ ਵਿੱਚ ਉਹਨਾਂ ਤੇ ਇਹਨਾਂ ਦਾ ਨਾਮ ਆ ਗਿਆ ਸੀ, ਰਾਸ਼ਟਰਪਤੀ ਦੁਆਰਾ ਜਿਹੜੇ ਸਰਕਾਰ ਦੇ ਬਣਾਉਂਦੇ ਹੁੰਦੇ ਆ ਹਨਾ ਹੁਣ, ਉਹਨਾਂ ਵਿੱਚ ਵੀ ਇਹਨਾਂ ਇਹਨਾਂ ਦਾ ਨਾਮ ਆ ਗਿਆ ਸੀ ਵੀ ਮੰਤਰੀਆਂ ਦੀ ਚੌਣ ਕਰਕੇ ਨਾ ਇਹ ਅਲਬਾਨੀਆ ਦੇ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

ਤੇ ਸੁੰਤਤਰਤਾ ਮਤਲਬ ਜਿਵੇਂ ਹੁਣ, ਕਹਿ ਨੀ ਸਕਦੇ ਵੀ sign ਵਗ਼ੈਰਾ ਕਰਕੇ ਅੱਗੇ ਬਿੱਲ ਪਾਸ ਕਰਦੇ ਆ ਉਹ ਹਿਸਾਬ ਕਿਤਾਬ ਸੀ,

ਕਾਫ਼ੀ ਪਿਆਰ ਮ~ ਕਹਿ ਦੇਈਏ ਨਾ ਮੱਤਾ ਵੀ ਜਿਹੜੀ ਲੋਕਾਂ ਦਾ ਜਿਹੜਾ ਪਿਆਰ ਸੀ ਉਹ ਚੁਣਿਆ ਸੀ, ਜਿਹੜੇ ਕਿ ਅੱਸੀ ਮੈਂਬਰ ਸੀ ਇਹਨਾਂ ਦੁਆਰਾ ਚੁਣੇ ਗਏ, ਵੀ ਕਾਰਜ ਇਹਨਾਂ ਦਾ ਕਾਰਜਕਾਲ ਅੱਠ ਸਾਲ ਹੁੰਦਾ ਹੈ,